ਹੋ ਜਾਂਦੀ ਆ ਉਹ ਪੜਦੇ ਰੋਜ਼ ਪੜਦੇ ਨੇ ਅੱਛਾ ਨਹੀ ਹੁੰਦੀ ਹੈਗੀ ਜਿੰਨਾ ਕੁ ਉਹ ਕਰਵਾਉਂਦੀ ਹੈ ਉੰਨਾ ਕੁ ਕਰ ਲਈਦਾ hm ਫ਼ੇਰ ਉਹ ਵੀ ਰੱਖਦੇ ਨੇ ਕਲਸ਼

ਹਾਂ ਹਾਂ ਜਿਹੜੇ ਸੁੱਖਵੀੰ ਕਰਦੇ ਨੇ ਕਈ ਰੋਜ ਹੀ ਇੱਕ ਕੰਜਕ ਬੈਠਾ ਲੈਂਦੇ ਨੇ ਜੇ ਅਸ਼ਟਮੀ ਆਲੇ ਦਿਨ ਪੂਰੀਆਂ ਅੱਠ ਬੈਠਾ ਬੈਠਾ ਦਿੰਦੇ ਨੇ

ਇਹ ਬਹੁਤ ਹੈ ਕਈ ਘਰਾਂ ਵਿੱਚ ਹੈਗਾ ਇਹ

ਫ਼ੇਰ end ਆਲੇ ਦਿਨ ਤਾਂ ਉਹ ਸਾਰੀਆਂ ਹੀ

ਫ਼ੇਰ ਤਾਂ ਸ਼ੁੱਧੀ ਨਾਲ ਜਿਹੜੇ ਪੂਰੀ ਸ਼ੁੱਧੀ ਨਾਲ ਕਰਦੇ

ਆਂ ਘਰੇਲੂ ਬੰਦੇ ਹਾਂ ਠੀਕ ਹੈ ਜੀਕਣ ਉਹ ਕਰਵਾਉਂਦੀ ਮਹਾ ਮਾਈ ਉੱਦਾਂ ਕਰਦੇ ਹਾਂ ਕਈ ਰੋਜ ਵੀ ਇੱਕ ਅਸ਼ਟਮੀ ਪੁਜਦੇ ਨੇ ਬਕਾਇਦਾ ਅਗਲੇ ਪ੍ਰਸ਼ਾਦ ਪੂਰਾ ਰੱਖਦੇ ਨੇ ਆਹ dry fruit ਦਾ ਪੰਜ ਮੇਵੇ ਰੱਖਦੇ ਨੇ ਫਲ ਰੱਖਦੇ ਨੇ

ਕਈ ਰੋਜ ਇੱਕ ਕਪੂ ਕਪੂਰ ਰੋਜ ਬਾਲ ਦਿੰਦੇ ਨੇ ਨਰਾਤੇ ਨਾਰਤੇ end ਆਲੇ ਦਿਨ ਅਸ਼ਟਮੀ ਆਲੇ ਦਿਨ

ਨੋਵੀਂ ਨੂੰ ਹਵ hm ਹਵਨ ਕਰਾਉਂਦੇ ਨੇ

ਅਸਟਮੀ ਨੂੰ ਕਰਾਉਂਦੇ ਆ ਉਸ ਤੋਂ ਬਾਅਦ ਕੰਜਕਾਂ ਬਠਾਉਂਦੇ ਨੇ ਅੱਗੇ ਆਪਾਂ ਲੋਕ ah ਨਰਾਤਿਆਂ ਦੇ ਵਿੱਚ ਦੁਰਗਾ ਪੂਜਾ

ਫ਼ੇਰ ਉਹਨਾ ਨੇ ਪੂਰੇ ਅੱਠ ਦਿਨ ਨਰਾਤਿਆਂ ਚ ਪਾਠ ਕਰਨਾ ਪਰ ਉਹ ਵਰਤ ਨਹੀ ਰੱਖਦੇ ਹੁੰਦੇ ਸੀ ਸਾਰਾ ਸਾਰਾ ਦਿਨ ਉਹ ਪਾਠ ਕਰੀ ਜਾਂਦੇ ਸੀ

ਤੇ ਉਹ ਪਾਠ ਕਰਕੇ ਸਾਰਾ ਦਿਨ ਉਹਨਾ ਨੇ ਇੱਕ ਟੈਮ ਚਾਰ ਵਜੇ ਰੋਟੀ ਖਾਣੀ ਏ ਬਿਨਾ ਪਿਆਜ ਤੋਂ

ਤਿੰਨ ਚਾਰ ਜਾਣੇ ਹੁੰਦੇ ਸੀਗੇ

ਗਿਆਰਾਂ ਕੁ ਵਜੇ ਫ਼ੇਰ ਉਹਨਾ ਨੂੰ ਫਲੋਹਾਰੀ ਦੇ ਦੇਣੀ ਚਾਰ ਵਜ਼ੇ ਉਹਨਾ ਨੇ ਰੋਟੀ ਖਾਣੀ ਏ ਰੋਟੀ

ਬੱਸ ਬਿਨਾ ਪਿਆਜ ਤੋਂ ਬਣਾਉਣੀ

ਫ਼ੇਰ ਸ਼ਾਮ ਨੂੰ ਉਹਨਾ ਨੇ ਦੁੱਧ ਲੈ ਲੈਣਾ

ਹਾਂ ਫ਼ੇਰ ਉਹ ਦੁਰਗਾ ਪਾਠ ਅਹ ਕਰਦੇ ਹੁੰਦੇ ਸੀ ਠੀਕ ਏ ਬਥੇ ਜਿੰਨੀ ਦੇਰ ਉਹਨੇ ਮਹਾਂ ਮਾਈ ਨੇ ਕਰਾਇਆ ਕਰਾਈ ਗਏ

ਨੋਵੀਂ ਆਲੇ ਦਿਨ ਜਾਂ ਅਸ਼ਟਮੀ ਆਲੇ ਦਿਨ ਹਵਨ ਕਰਨਾ ਹਵਨ ਕਰਕੇ ਫ਼ੇਰ ਉਹਨਾ ਨੇ ਦੀ ਵਿਦਾ ਹੋ ਕਿ ਚਲੇ ਜਾਣਾ ਅਸੀਂ ਫ਼ੇਰ ਕੰਜਕਾ ਬੈਠਾ ਦਈ ਦੀਆਂ ਸੀ

ਹਮ ਕੰਜਕਾਂ ਨੂੰ ਵੀ ਸਾਥ ਉਹਨਾ ਨੇ ਵੀ ਰੋਜ ਦੁਰਗਾ ਅਮ ਪੂਜਾ ਕਰਾਣੀ ਏ ਉਹਨਾ ਨੇ ਰੋਜ ਸ਼ਿੰਗਾਰ ਦਾ ਸਮਾਨ ਰਖਾਨਾ ਸ਼ਿੰਗਾਰ ਦਾ ਹੋਰ ਫਲ ਫੁਲ ਰਖਾਈ ਜਾਣੇ ਆ

ਆਪ ਹੀ ਉਹ ਪ੍ਰਸ਼ਾਦ ਤਾਂ ਵੰਡਦੇ ਈ ਹੀ ਸੀਗੇ ਜਿਹੜਾ ਪੰਜ ਮੇਵੇਆਂ ਦਾ ਬਾਕੀ ਤਾਂ ਉਹ ਆਪ ਹੀ ਲਈ ਜਾਂਦੇ ਅਹ ਉਹ ਜਿਹੜੇ ਅੱਠ ਦਿਨ ਉਹ ਕਰਦੇ ਸੀਗੇ

ਹਾਂ ਤਿੰਨ ਚਾਰ ਤਾਂ ਦੋ ਜਾਣੇ ਤਾਂ ਪੱਕੇ ਹੁੰਦੇ ਸੀ ਇੱਕ ਨਾਲ ਹੁੰਦਾ ਸੀ ਉਹਨਾ ਦੇ

ਦਿਨ ਦਿਨ ਵਿੱਚ ਕਰਦੇ ਹੁੰਦੇ ਸੀ ਉਹ ਅੱਠ ਦਿਨ ਇੱਥੇ ਰਹਿੰਦੇ ਹੁੰਦੇ ਸੀਗੇ ਅੱਛਾ ਹੁਣ ਵੀ ਮਤਲਬ ਇਹੋ ਜਿਹੇ ਲੋਕ ਘਰ ਹੁੰਦਾ ਕੋਈ

Bombay ਵਿੱਚ ਬੜੇ ਬੜੇ ਲੋਕ ਬੈਠੇ ਨੇ ਸੇਠ ਸੁਠ ਨੇ ਕਈ ਕਰਵਾਉਂਦੇ ਨੇ ਦੁਰਗਾ ਪੂਜਾ ਦਾ ਬਹੁਤ ਮਹੱਤਵ ਤਾਂ ਬਹੁਤ ਏ ਆਪਾਂ ਲੋਕ ਠੀਕ ਏ ਜਦ ਤੱਕ ਜੇਬ allowed ਕਰਦੀ ਸੀ

ਉਹਦੇ ਉੱਪਰ ਆ ਸਾਰੀ ਗੱਲ ਤਾਂ ਨਰਾਤੇ ਤਾਂ

ਅੱਗੇ ਤੋਂ ਦਾ ਹੀ ਸੀਗਾ ਮੈਂ ਜਿੰਨੀ ਬਾਓ ਜੀ ਵੀ ਬਹੁਤ ਮੰਨਦੇ ਸੀ ਨਾ

ਬਹੁਤ ਅੱਛਾ ਨਿਕਲਦਾ ਸੀਗਾ ਖੈਰ ਅੱਠ ਦਿਨ ਤਾਂ ਇਹਨੂੰ ਰਹਿੰਦਾ ਸੀਗਾ

ਚੱਲ ਫਲੋਹਾਰੀ ਖਾ ਲਓ ਹਮ ਜਿੰਨਾ ਕੁ ਉਹ

ਹੁਣ ਤਾਂ ਇੰਨਾ ਹੈ ਈ ਨੀ ਬਹੁਤਾ ਲੰਬਾ ਚੋੜਾ ਤਾਂ ਹੁਣ ਹੁੰਦਾ ਵੀ ਨੀ ਇਵੇਂ ਈ ਕਹਾਂ ਵੀ ਹਾਂ ਅਸੀਂ ਬਹੁਤ ਅੱਛੀ ਤਰ੍ਹਾਂ ਨਾਲ ਕਰਦੇ ਆਂ ਜਾਂ ਅਸੀਂ ਬਹੁਤ ਵਰਤ ਕੈੜਾ ਰੱਖਦੇ ਆਂ

ਬੜੇ ਹਾਂ ਇੱਧਰ ਦੁਰਗਾ ਪੂਜਾ ਬਹੁਤ ਮੰਨਦੇ ਨੇ ਬੰਗਾਲ ਚ ਏ ਮਹਾਰਾਸਟਰਾ ਚ ਏ

ਉਹ ਹਾਂ ਇਹ ਹੁਣ ਨੀ ਉਹ ਹੁੰਦੀ ਅੱਸੂ ਦੇ ਨਰਾਤੇ ਚ

ਜਿਹੜੀ ਉਹ ਮੂਰਤੀ ਬਣਾਉਂਦੇ ਨੇ ਨਾ ਉਹ ਫ਼ੇਰ ਅੱਸੂ ਦੇ ਨਰਾਤੇ ਚ ਹੁੰਦੀ ਏ ਉਹ ਫ਼ੇਰ ਜਲ ਪ੍ਰਵਾਹ ਬਾਅਦ ਚ ਕਰਦੇ ਨੇ

ਜਲ ਪ੍ਰਵਾਹ ਹੁੰਦੀ ਏ ਉਹ ਬਹੁਤ ਉੱਧਰ ਤਾਂ ਬਹੁਤ ਵੱਡਾ ਤਿਉਹਾਰ ਦੀ ਤਰ੍ਹਾਂ ਮਨਾਈ ਜਾਂਦੀ ਏ ਦੁਰਗਾ ਨੋਵੀਂ ਅੱਛਾ ਨੌਂਵੀਂ ਪੂਰਾ ਕਰਦੇ

ਅਸ਼ਟਮੀ ਨੂੰ ਨਰਾ ਉਹ ਕਰਕੇ ਨੋਵੀਂ ਨੂੰ ਵਿਸਰਜਣ ਕਰਦੇ ਨੇ ਚਲੋ ਠੀਕ ਏ ਫ਼ੇਰ

ਹਾਂਜੀ madam ਅਸੀਂ ਥੋਨੂੰ ਨਾ

ਬਾਰੇ ਜੇ ਪੁੱਛਣਾ ਚਾਹੁੰਦੀ ਸੀ ਕੀ ਥੋੜਾ ਜਿਹੜਾ mobilization ਦਾ process ਹੈ ਉਹ ਕਿੱਦਾਂ ਹੁੰਦਾ ਹੈ ਵੀ ਥੋਡੇ ਕੀ ਪ੍ਰੋਗਰਾਮ ਚੱਲਦੇ ਨੇ ਜਿਹਦੇ ਲਈ

ਅੱਛਾ ਜੀ ਹਾਂਜੀ ਹਾਂਜੀ ਹਾਂਜੀ ਤੁਸੀਂ ਕੋਣ ਬੋਲ ਰਹੇ ਹੋ ਮੈਂ ਜਸਪ੍ਰੀਤ

ਮਤਲਬ ਵੀ ਕੱਠੀਆਂ ਕੁੜੀਆਂ ਮਿਲ ਜਾਣ ਇੱਕ ਜਗ੍ਹਾ ਦੇ ਉੱਤੇ ਆਪਾਂ door to door ਵੀ ਬੇਟੇ ਕਰਦੇ ਹੈਗੇ ਹਾਂ

ਕੀ ਆਪਣੇ ਆਪਣੇ activity ਕੀ ਨੇ ਮਤਲਬ ਆਪਾਂ ਕਾਹਦੇ ਲਈ mobilization ਕਰ ਰਹੇ ਹੈਗੇ ਹਾਂ ਵੀ ਆਪਣਾ ਕੀ project